ਤਰ੍ਹਾਂ ਤਰ੍ਹਾਂ ਦਾ ਵਧੀਆ ਸਮਾਨ ਪਿਆ ਹੋਇਆ ਦੇਖ ਰਹੇ ਹਾਂ।

ਜਿਸ ਵਿੱਚ ਬਹੁਤ ਵਧੀਆ ਪੈਲਸ ਬਣਿਆ ਹੋਇਆ ਦੇਖ ਰਹੇ ਹਾਂ।

ਇਹ ਬਹੁਤ ਵਧੀਆ ਵਿਊ ਜੋ ਕਿ ਅਸੀਂ।

ਬਹੁਤ ਸਾਰੀਆਂ ਮੈਡੀਸਨਸ ਸ਼ੈਪੂ ਕਲੀਨਿਕ ਦਾ ਸਮਾਨ ਪਿਆ ਹੋਇਆ ਦੇਖ ਰਹੇ ਹਾਂ।

ਏਹ ਬੋਹੁਤ ਵਧੀਆ ਵਿਊ ਬਨੇਯਾ ਹੋਇਆ ਨਜ਼ਰ ਆ ਰਹਾ ਹੈ।

ਅਸੀਂ ਇਸ ਵਿੱਚ ਦੇਖ ਰਹੇ ਹਾਂ ਇਸ ਵਿੱਚ।

ਜਿਸ ਵਿਚ ਅਸੀਂ ਬਹੁਤ ਸਾਰੀਆਂ ਲਾਈਟਸ ਅਤੇ ਲਗਿਆ ਹੋਇਆਂ ਦੇਖ ਰਹੇ ਹਾਂ ਇਹ ਵਧੀਆ--

ਇਹ ਇੱਕ ਏਰੀਆ ਹੈ ਜਿਸ ਵਿੱਚ ਅਸੀ--

ਦਿਖ ਰਹੀਆਂ ਹੈ ਇਹ ਬਹੁਤ ਵਧੀਆ ਵਿਊ ਬਣਿਆ ਹੋਇਆ ਹੈ।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

ਇਹ ਬਹੁਤ ਵਧੀਆ ਜਿਹਾ ਏਰੀਆ ਬਣਿਆ ਹੋਇਆ ਹੈ।

ਜੋ ਅਸੀਂ ਇਸ ਵਿੱਚ ਦੇਖ ਰਹੇ ਹਾਂ ਇਹ ਬਹੁਤ ਵਧੀਆ ਵਿਊ ਬਣਿਆ--

ਇਸ ਪੈਟਰੋਲ ਪੰਪ ਦੇ ਵਿੱਚ ਬਹੁਤ ਵਧੀਆ ਦਰਖਤ ਅਤੇ--

ਬੁਕਸ ਅਤੇ ਮਹਿੰਦੀ ਦੀ ਸ਼ੋਪ ਬਣੀ ਹੈ ਇਸ ਸ਼ੋਪ ਵਿੱਚ ਬਹੁਤ ਸਾਰੀਆਂ ਬੀਬੀਆਂ ਮਹਿੰਦੀ ਲਗਉਣ--

ਵਧੀਆ ਸ਼ੋਰੂਮ ਦਿੱਖ ਰਹਾ ਹੈ ਜਿੱਸ ਵਿੱਚ--

ਇੱਸ ਵਿੱਚ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਬਣੀਆਂ ਹੋਈਆਂ ਦਿੱਖ ਰਹੀਆਂ ਹੈ ਇਹ ਵਧੀਆ ਵਿਊ --

ਬਣੇ ਹੋਏ ਹੈ ਜਿੰਨਾਂ ਉੱਪਰ ਵਧੀਆ--